ਜਿਵੇਂ ਕਹਿਲੋ news ਦਾ ਮਤਲਬ ਪਤਾ ਲੱਗ ਜਾਂਦਾ ਬੀ ਉਹ ਸ਼ਹਿਰ ਵਿੱਚ ਫ਼ਤਹਿਗੜ ਸਾਹਿਬ ਵਿੱਚ ਇਹ ਹੋਇਆ ਨੀਂ ਤਾਂ ਲੋਕਾ ਨੂੰ ਪਤਾ ਨੀਂ ਲੱਗਦਾ ਦੂਜੇ ਦਿਨ news paper ਦੇ ਵਿੱਚ ਹੀ ਪੜ੍ਹਦੇ ਆ ਇਹਦਾ ਚਲੋ ਹੁਣ ਇੱਦਾਂ ਏ online ਕੰਮ ਚੱਲਦਾ ਏ online ਕੰਮ ਦੇ ਵਿੱਚ ਅਹ Facebook ਤੇ ਆ ਜਾਂਦੀ ਏ viral ਹੋ ਜਾਂਦੀ ਏ ਵਿਡੀਉਆਂ

ਜਿਵੇਂ ਜਿਵੇਂ ਤੁਸੀਂ ਦੱਸਿਆ ਬਸੀ ਪਠਾਣਾ ਵਾਲਾ ਕਾਂਡ ਇਹ ਵੀ ਮਤਲਬ ਹਜੇ ਹੋਏ ਨੂੰ ਪੰਦਰਾਂ ਮਿੰਟ ਹੀ ਹੋਏ ਸੀਗੇ ਸਾਰਾ news ਦੇ ਵਿੱਚ ਹੀ ਆ ਗਿਆ ਸੀ live ਤੇ

ਜਦੋਂ ਇਹ ਨਾਲ ਦੀ ਨਾਲ live ਚਲਾ ਤਾਂ ਉਨੂੰ ਤੇ ਤਿੰਨ ਦਿਨ news ਵਾਲੇ ਆਉਂਦੇ ਰਹੇ ਇੱਥੇ daily post ਆਲੇ ਆਉਂਦੇ ਰਹੇ ਤੇ PTC ਵਾਲੇ ਆਉਂਦੇ ਰਹੇ

ਮਤਲਬ ਬਹੁਤ ਤਿੰਨ ਦਿਨ ਇਹਨਾ ਦਾ news ਵਾਲਿਆਂ ਦਾ ਬਹੁਤ ਕੰਮ ਚੱਲ ਰਿਹਾ ਸੀ ਅੱਛਾ ਜੋ ਵੀ ਮਾੜੀ ਮੋਟੀ information ਤੀ ਸਾਰੀ news ਵਾਲੀ ਲੋਕਾਂ ਨੂੰ ਘਰ ਬੈਠੀਆਂ ਈ ਪਤਾ ਲੱਗ ਰਹੀ ਤੀ

ਪਠਾਣਾ ਦੇ ਵਿੱਚ gang war ਹੋ ਗਿਆ ਜਾਂ ਇਹਨਾ ਦਾ encounter ਕੀਤਾ ਪੰਜਾਬ ਪੁਲਸ ਨੇ ਹਮ ਬਿਲਕੁਲ ਬਿਲਕੁਲ ਪਹਿਲਾਂ ਕਿੱਥੇ ਪਤਾ ਲੱਗਦਾ ਹੁੰਦਾ ਸੀ ਪਹਿਲਾਂ ਤਾ news ਦੇ ਵਿੱਚ ਜੇ ਤਾਂ ਕੁੱਝ ਲਿੱਖਿਆ ਹੋਊ ਉਹ ਪਤਾ ਲੱਗਦਾ ਸੀ actually ਕੀ ਏ ਹੁਣ reality ਪਤਾ ਲੱਗ ਜਾਂਦੀ ਕੀ ਅਸਲ ਵਿੱਚ ਹੋਇਆ ਕੀ ਏ ਹਾਂਜੀ ਅਹ ਪਹਿਲਾਂ ਨੀਂ ਸੀ ਪਤਾ ਲੱਗਦਾ ਹੁੰਦਾ ਪਹਿਲਾਂ ਤਾਂ ਵ ਬੱਸ ਜੋ ਖ਼ਬਰਾ ਵਾਲਿਆਂ ਨੇ ਕਹਿ ਤਾਂ ਇੱਕ ਹੋਰ ਬੜੇ ਫਾਇਦੇ ਹੋ ਗਏ news ਵਾਲਿਆ ਦੇ ਲੋਕਾ ਨੂੰ actually ਬੀ ਇਹ news ਜਿਹੜੀਆਂ ਹੈਗੀਆਂ ਲੋਕਾ ਦੇ ਕੰਮ ਕਾਰਾ ਵਿੱਚ ਬਹੁਤ ਸਹਾਇਤਾ ਕਰਦੀਆਂ ਹੁਣ ਕੋਈ ਆਪਣੀ ਵੀ ਕਿਸੇ ਨੇ ਕੋਈ ਨਵਾ ਕੰਮ start ਕਰਨਾ ਜਾਂ ਕੋਈ ਕੰਮ ਕਰਦਾ ਜਾਂ medical ਦਾ ਪੇਸ਼ਾ ਠੀਕ ਏ ਉਹ ਸਾਰੇ ਇਹਦੇ ਤੇ ਆਪਣੀ advertisement ਕਰਦੇ ਆ ਤਾਂ ਜੋ

ਤੁਸੀਂ ਆਪਣਾ ਆਹੀ ਲਾਲੋ ਪੱਪੂ

ਬਾਹਰ ਤੱਕ ਵੀ ਇਹਨਾ ਦੀ news ਚੱਲ ਰਹੀ ਏ foreign ਤੱਕ ਬਿਲਕੁਲ ਬਿਲਕੁਲ ਬਿਲਕੁਲ ਉਹੀ ਹੈ ਨਾ ਅਗਰ ਕੇ ਕਿਉਂਕਿ ਇਹ ਸਾਰਾ ਕੁੱਝ ਹੋਣ ਦੇ ਨਾਲ ਹੀ ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿਉਂਕਿ ਲੋਕੀ ਹੁਣ ਆਪਣੇ ਕੰਮਾ ਕਾਰਾਂ ਨੂੰ ਇਸ ਦੇ ਉੱਤੇ promote ਕਰਦੇ ਏ ਇੱਕ ਤਰ੍ਹਾਂ ਦੀ promotion ਵੀ ਕਰਦੇ ਏ ਹੁਣ ਤਾਂ actually ਇੱਦਾਂ ਵੀ ਹੋ ਗਿਆ ਜੀ ਮਤਲਬ ਜਿਵੇਂ ਕਹਿਲੋ Ukraine ਦੀ ਲੜਾਈ ਚੱਲ ਰਹੀ ਆ ਉਹ ਵੀ ਦੇਖਲੋ ਆਜ ਤੱਕ ਵਾਲੇ ਸਾਰੇ ਮਤਲਬ PTC news ਵਾਲੇ ਉੱਥੇ ਪਹੁੰਚ ਕੇ ਆਪਾਂ ਨੂੰ live ਦਿਖਾ ਰਹੇ ਉੱਥੇ ਦਾ ਬਾਹਰ ਦਾ foreign ਦਾ

ਹੋ ਰਿਹਾ ਕੀ ਉੱਥੇ ਨੀਂ news ਦਾ ਚਲੋ ਫਾਇਦਾ ਤਾਂ ਚਲੋ ਬਹੁਤ ਏ ਜੀ ਆਪਾਂ ਨੂੰ ਹਮ ਹੋਰ ਵੀ ਏ ਨਾ ਇੱਦਾਂ ਇਹ ਬੀ ਜਿਦਾਂ ਜਾਨ ਕੋਈ ਬਾਹਰ ਕੋਈ ਘਟਣਾ ਹੁੰਦੀ ਏ ਬਾਹਰਲੇ ਦੇਸ਼ਾ ਦੇ ਵਿੱਚ news ਵਾਲੇ ਬੈਠੇ ਏ ਕਿਉਂਕਿ

ਜਦੋਂ ਇਹ viral ਹੋ ਜਾਂਦੀ news ਵਾਲੀਆਂ ਜਦੇ viral ਕਰ ਦਿੰਦੇ ਏ video ਪਹਿਲਾਂ ਤਾਂ ਦੂਜੇ ਦਿਨ paper news paper ਤੇ ਓ ਪਤਾ ਲੱਗਦਾ ਹੁੰਦਾ ਸੀ

ਬਹੁਤ news ਤੇ ਬਹੁਤ ਸਾਰੇ ਫਾਇਦੇ ਏ ਪਰ ਕੀਤੇ ਨਾ ਕੀਤੇ ਨੁਕਸਾਨ ਵੀ ਏ ਕਿਉਂਕਿ ਲੋਕੀ stadium ਦਾ ਕਈ ਇਦਾਂ ਏ ਕੀ ਜਿਹੜਾ ਗਲਤ ਇਸਤੇਮਾਲ ਵੀ ਕਰਦੇ ਓ fake views ਪਾ ਦਿੰਦੇ ਏ ਜਿਦੇ ਨਾਲ ਠੀਕ ਏ ਲੋਕਾ ਦਾ ਵਿੱਚ

ਮਾਹੋਲ ਜਿਹੜਾ ਖਰਾਬ ਹੁੰਦਾ ਕਿਉਂਕਿ actually ਕੀ ਏ

ਪਹਿਲਾਂ ਨਾ ਇੱਕ ਜਿਹੜਾ ਮਰਜ ਇੱਕ age group ਹੁੰਦਾ ਸੀ ਪਹਿਲਾਂ news ਲੋਕੀ ਸੁਣਦੇ ਸੀ ਤਾਂ ਉਹ ਬਜੁਰਗ ਲੋਕ ਜਿਆਦਾ ਉਹਨੂੰ prefer ਕਰਦੇ ਸੀਗੇ but ਹੁਣ ਕੀ ਏ ਹੁਣ ਇਹ ਅਹ ਹੁਣ ਸਾਰੇ ਮਤਲਬ ਜਿੰਨੇ young ਬੱਚੇ ਏ ਜਾਂ young ਮੁੰਡੇ ਕੁੜੀਆਂ

ਮੈਂ ਤਾਂ actually ਮੈਂ ਦੱਸਦਾ ਤੁਹਾਨੂੰ ਸਾਡੇ actually ਜਿਹੜੇ ਮੇਰੇ ਤਾਇਆ ਜੀ ਏ ਨਾ ਮੈਂ ਬਿਲਾਰੇ ਪਿੰਡ ਤੋਂ belong ਕਰਦਾ ਮੇਰੇ ਤਾਇਆ ਜੀ ਹੈਗੇ ਏ ਉਹ SDO ਸੀ

ਸੀ ਦਿੱਲੀ ਹਾਂ ਇਹ ਗੱਲ

nineteen sixty ਜਾਂ nineteen fifty five ਤੇ ਆਸ ਪਾਸ ਦੀ ਅੱਜ ਅੱਜ ਉਹਨਾ ਦੀ ਉਮਰ eighty plus ਏ eighty something ਏ ਤੇ ਉਸ

ਪਾਣੀ ਪਤ ਤੋਂ ਉਹਨਾ ਨੂੰ ਛੁੱਟੀ ਬਾਈ ਤੀਹ ਤੀਹ ਚਾਲੀ ਦਿਨਾ ਦੀ ਛੁੱਟੀ ਮਿਲਗੀ ਉਹ ਨਾ ਉਦੋਂ ਤੋਂ ਫੇਰ ਉੱਥੋ ਤੋਂ ਇੱਕ ਰੇਡੁਆ ਸਾਡੇ ਪਿੰਡ ਲੈ ਆਏ ਉਹ ਰੇਡੁਆ ਅੱਜ ਵੀ ਅਸੀਂ ਸਾਂਬ ਕੇ ਰਖਿਆ ਹੋਇਆ

ਜਦੋਂ ਰੇਡੁਆ ਲੈ ਕੇ ਆਂਦਾ ਤਾਂ ਯਕੀਨ ਨੀਂ ਮੰਨਨਾ ਮੇਰੇ ਦਾਦਾ ਜੀ ਬਾਰੇ ਦੱਸਦੇ ਏ ਮੇਰੇ ਪਾਪਾ ਵੀ ਦੱਸਦੇ ਸੀ ਤੇ ਬੀ ਸਾਰਾ ਪਿੰਡ ਸਾਡੇ ਉਸ ਜਿੱਥੇ ਕਮਰੇ ਚ ਰੱਖੇ ਹੋਏ ਸੀ ਉਹ ਕਮਰੇ ਦੇ ਵਿੱਚ ਸਾਡੇ ਕਾਰਖਾਨਾ ਹੁੰਦਾ ਸੀਗਾ ਉਹ ਕਾਰਖਾਨੇ ਦੇ ਵਿੱਚ ਸਾਰਾ ਪਿੰਡ ਸੇਵੇਰੇ ਸ਼ਾਮ ਆਂਦਾ ਸੀ ਖ਼ਬਰਾ ਸੁਣਨ ਵਾਸਤੇ news ਵਗੈਰਾ ਜੋ ਆਉਂਦੀ ਸੀ ਉਹ ਸਾਰੇ

ਬਿਲਕੁਲ ਹਾਂ ਕਿਉਂਕਿ ਉਹਦੇ ਤੇ ਸਤ radio ਪਹਿਲਾਂ ਤਾਂ radio ਹੁੰਦਾ ਸੀ medium ਅੱਜਕਲ ਤਾਂ radio ਨੂੰ ਹੁਣ ਸੁਣਦੇ ਨੀਂ ਆਪਾਂ ਇੰਨਾ

ਫੋਜ ਦੀ ਗੱਲ ਲਾਲੋ army ਵਾਲੀਆਂ ਦੀ ਜੇ ਲੜਾਈ ਹੋ ਰਹੀ ਏ ਜਾਂ ਜੰਗ ਕੀਤੇ ਲੱਗਗੀ ਤਾਂ ਕਰਕੇ ਸਾਰਾ tape recorder ਤੇ news ਏਵੈ ਪਤਾ ਲੱਗਦਾ ਤਾ ਬਿਲਕੁਲ ਬਿਲਕੁਲ ਮਤਲਬ ਲੋਕਾ ਦੇ ਵਿਚ ਜਦੋਂ ਉਹ ਰੇਡੁਆ ਸਾਡੇ ਪਿੰਡ ਆਇਆ ਸੀ ਤਾਂ ਲੋਕ ਇੰਨੇ ਜਿਆਦਾ ਖੁਸ਼ ਸੀਗੇ ਕੀ ਬੀ ਲਏ ਰੱਬ ਦਾ ਨਾ ing ਕਿਉਂਕਿ ਹੁਣ ਤਾਂ ਕੱਲੇ ਕੱਲੇ ਛੋਟੇ ਛੋਟੇ ਬੱਚੇ ਕੋਲ mobile phone ਏ ਠੀਕ ਏ ਹਰੇਕ ਦੇ phone ਦੇ ਉੱਪਰ internet ਚੱਲਦਾ ਆ ਹਰੇਕ ਬਜੁਰਗ ਕੋਲ phone ਆ ਹਰੇਕ ਨੋਜਵਾਨ ਕੋਲ phone ਆ ਉਹ ਸਾਰੀਆਂ ਨੂੰ ਸਾਰਾ ਕੁੱਝ ਪਤਾ ਲੱਗ ਜਾਂਦਾ ਹੁੰਦਾ ਪਰ ਜਦੋਂ ਪਹਿਲਾਂ ਦਾ ਮਾਹੋਲ ਸੀਗਾ ਉਦੋਂ ਨਹੀਂ ਸੀ ਪਤਾ ਲੱਗਦਾ ਹੁੰਦਾ ਉਦੋਂ ਇੱਕ ਜਗ੍ਹਾ ਤੇ ਬੈਠ ਕੇ ਮਤਲਬ ਖ਼ਬਰਾ ਸੁਣਦੇ ਸੀਗੇ ਉਹਦੇ ਤੇ ਵਿਚਾਰ ਵਿਟਾਂਦਰਾ ਕਰਦੇ ਸੀ ਕੇ ਹਾਂ ਬਾਈ ਉਹ ਕੇ ਕਿੱਦਾਂ ਹਨਾ ਕਿਉਂਕਿ ing ਪਹਿਲਾਂ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਲੋਕੀ ਖੇਤੀ ਨੂੰ ਜਿਆਦਾ ਕਿਉਂਕਿ ਹੁਣ ਵੀ ਏ ਆਪਣੇ ਪੀਂਦਾ ਦੇ ਵਿਚ mostly ਲੋਕੀ ਖੇਤੀ ਕਰਦੇ ਏ

ਖੇਤੀ ਦੇ ਫੇਰ program ਆਉਂਦੇ ਹੁੰਦੇ ਸੀਗੇ ਵੀ ਹਾਂ ਬਾਈ ਤੁਸੀਂ ਇੱਦਾਂ ਕਰਕੇ ਖੇਤੀ ਨੂੰ ਆਪਣੀ ਨੂੰ promote ਕਰ ਸਕਦੇ ਬਚਾ ਸਕਦੇ ਬਿਮਾਰੀਆਂ ਤੋਂ ਇਹ ਦਵਾਈਆਂ ਕਰਕੇ ਜਾਂ ਇਹ pesticide ਕਰਕੇ ਜਾਂ ਜਿਵੇਂ ਹੁਣ ਹੁਣ ਤੁਸੀਂ ਸੁਣੋ ਲੋਕੀ ਪਹਿਲਾਂ ਕਿੰਨਾ ਆਪਾਂ ਪਿੱਛੇ ਅਖਬਾਰ ਚ ਸੁਣਿਆ ਜਦੋਂ ਆਪਾਂ ਉਹਨੂੰ ਜੀਰੀ ਨੂੰ ਵੱਡਦੇ ਆ ਤਾਂ ਲੋਕੀ ਉਹਦੇ ਲਾਣ ਨੂੰ ਅੱਗ ਲਾ ਦਿੰਦੇ ਏ

ਆਹ news ਦਾ ਦੁਬਾਰਾ ਵੀ ਚੱਲ ਪਿਆ ਸਿੱਧੂ ਮੂਸੇ ਵਾਲੇ ਦਾ ਰੋਲਾ ਬੜਾ ਚੱਲ ਰਿਹਾ

ਉਹਨਾ ਦੇ gangster ਕਹਿੰਦੇ ਉਹਨਾ ਦੇ ਦੋ ਮਾਰ ਤੇ ਜੈਲ ਦੇ ਵਿੱਚ ਤੇ

ਬਿਲਕੁਲ ਬਿਲਕੁਲ ਬਿਲਕੁਲ ਨਹੀਂ ਕਿੱਥੇ ਪਤਾ ਲੱਗਣਾ ਸੀ ਜੇ news media ਚ ਨਾ ਆਉਂਦੇ ਨਹੀਂ ਤਾਂ

ਸੀਗਾ ਹੋ ਕੇ ਮੁੱਕ ਜਾਂਦਾ ਪਤਾ ਲੱਗਦਾ ਨੀਂ ਹੈਗਾ ਕੁੱਝ ਕੇ ਕੀ ਹੋਇਆ ਕੀ ਨਹੀਂ ਹੁਣ ਜਿਹੜੀ ਕੱਲੀ ਕੱਲੀ ਖਬਰ ਜਿੱਦਾਂ ਹੁਣ

ਈ ਮੈਂ news ਤੇ ਰਿਹਾ ਗੈੰਗਸਟਰਾਂ ਦਾ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਆਪਸ ਦੇ ਵਿੱਚ ਝਗੜਾ ਚੱਲ ਰਿਹਾ

ing ਇੱਕ ਦੂਏ ਨੂੰ ਧਮਕੀਆਂ ਦੇ ਰਹੇ ਨੇ news ਤੇ ਸਵੇਰ ਦਾ ਮਤਲਬ ਮੈਂ news ਤੇ ਇਹੀ ਦੇਖ ਰਿਹਾ ਜੀ

ਜੀ

news ਕਾਹਦੇ ਜਿਆਦਾ ਤੋਂ ਜਿਆਦਾ television ਤੇ ਦੇਖਦੇ ਏ ਜਾਂ mobile ਚ ਦੇਖਦੇ ਏ ਉਹ

ਮੰਮੀ ਵਗੈਰਾ ਪਾਪਾ ਵਗੈਰਾ television ਤੇ ਦੇਖਦੇ ਆ ਤੇ ਚਲੋ ਆਪਣੇ ਕੋਲ ਤਾਂ phone ਆਪਾਂ ਤਾਂ ਅਹ Facebook ਤੇ news ਜਿਆਦਾ

ਅਛ ਹਮ ਬਹੁਤ

ਜਿਵੇਂ news ਤੋ ਕੋਈ ਸਹਾਇਤਾ ਮਿਲਦੀ ਏ ਜਿਵੇਂ ਕਿਸੇ ਦੇ ਕੰਮ ਕਾਰ ਚ ਜਾਂ ਖੇਤੀਬਾੜੀ ਚ ਕਿਉਂਕਿ ਮੈਂ ਅਸੀਂ ਆਂ ਖੇਤੀਬਾੜੀ ਕਰਦੇ ਆ ਖੇਤੀਬਾੜੀ ਦਾ ਬਹੁਤ ਪਤਾ ਲੱਗਦਾ ਕੇ ਪਹਿਲਾਂ ਨਹੀਂ ਸੀ ਪਤਾ ਹੁੰਦਾ

ਜਿਵੇਂ ਕਹਿ ਲੋ ਅੱਜ ਆਪਣਾ ਅਹ ਝੋਨਾ ਆ ਹੁਣ ਅੱਗੇ ਕਣਕ ਦੀ ਵਡਾਈ ਆਉਣੀ ਆ ਮੋਸਮਦਾ news ਪਰ ਬਹੁਤ ਵਧੀਆ ਏ ਮੋਸਮ

ਕੀ ਕੱਲ ਨੂੰ ਮੋਸਮ ਕਿਵੇਂ ਰਹੇਗਾ ਕਿਵੇਂ ਨਹੀਂ

mobile ਦੇ ਉੱਪਰ ਹਾਂ ਅੱਜਕਲ ਹਰੇਕ news ਦੇ ਉੱਪਰ mobile APPS ਹੈਗੀਆਂ ਤੇ ਹਰੇਕ ਆਪਾਂ ਨੂੰ ਸੱਤ ਦਿਨ ਦਾ ਪੰਦਰਾਂ ਦਿਨ ਦਾ ਪਤਾ ਲੱਗ ਜਾਂਦਾ

ਹੁਣ ਜਿਹੜਾ ਹੈਗਾ ਜਿੱਦਾਂ ਦਾ ਉਹ ਦੱਸਦੇ ਏ ਤਕਰੀਬਨ ਤਕਰੀਬਨ ਅੱਸੀ percent ਤਾਂ ਉਦਾਂ ਹੋ ਹੀ ਜਾਂਦਾ ਮੋਸਮ ਅਗਰ ਸਹੀ ਏ ਤਾਂ ਸਹੀ ਰਹਿੰਦਾ ਜਿਹਦੇ ਨਾਲ ਉਹਨਾ ਨੂੰ ਬਹੁਤ ਸਹਾਇਤਾ ਮਿਲਦੀ ਏ ਤੇ

sir news ਚ ਆਪਾਂ ਨੂੰ ਹਰੇਕ ਫੇਰ ਦੀ ਸਹੁਲਤ ਆ ਜਿਵੇਂ ਕਹਿਲੋ gold gold loan ਬਾਰੇ ਸਵੇਰੇ ਸਵੇਰੇ ਜਿਹੜੀ news ਆਉਂਦੀ ਏ ਤਾਜ਼ਾ ਖਬਰ ਉਹਦੇ ਚ ਸਾਰਾ ਦੱਸਦੇ ਨੇ gold ਦਾ price ਕੀ ਆ

ਅਹ down ਹੋਇਆ ਕਿੰਨੇ ਗ੍ਰਾਮ ਮਤਲਬ up ਹੁਇਆ ਸਾਰਾ ਦੱਸਦੇ news ਦੇ ਵਿੱਚ gold ਦਾ ਫਾਇਦਾ ਤਾਂ ਚਲੋ ਬਹੁਤ ਏ ਆਪਾਂ ਨੂੰ news ਦਾ ਹਮ ਕਿਉਂਕਿ ਬਹੁਤ ਲੋਕੀ ਆਪਣਾ business ਨੂੰ ਇਸ medium ਤੇ ਰੱਖਿਆ ਨਾ internet ਦੇ medium ਤੇ ਲੋਕੀ use ਕਰਦੇ ਏ stock marketing ਚ ਜਾਂਨੇ ਏ ਉਹ ਸਾਰਾ ਆਪਾਂ ਨੂੰ ਜਿਹੜੇ results ਵਗੈਰਾ ਉਹ ਵੀ ਉਸ ਤੇ ਪਤਾ ਲੱਗੀ ਜਾਂਦੇ ਏ ਉਹ ਜਿਹੜੀ ਆਪਣੀ ਚਲੋ ਮਿਹਰ ਬਾਬਾ charitable trust MB city hokey ਚੱਲਦੀ ਆ ਈਦੀ ਵੀ ਬਹੁਤ news ਲੱਗ ਚੁਕੀ ਆ ਜੀ ਬੱਚਿਆ ਦੀਆਂ

ਹਮ ਹਮ ਹਮ ਹਮ yes ਹਾਂ ਇੱਦਾਂ ਆ ਕੀ ਬੀ ਠੀਕ ਆ ਅੱਜਕਲ ਕੀਤੇ ਕੋਈ event ਹੁੰਦਾ ਤਾਂ ਉਹਨੂੰ

ਬਸੀ ਪਠਾਣਾ ਦੇ ਵਿੱਚ ਨੂੰ ਪਤਾ ਜੀ hokey ਵੀ ਚੱਲਦੀ ਆ news ਰਾਹੀ ਬਹੁਤ ਦੂਰ ਦੂਰ ਤੱਕ ਪਤਾ ਲੱਗ ਗਿਆ ਵੀ ਉੱਥੇ MB city hokey ਚਲਾ ਰਿਹਾ ਏ news ਰਾਹੀ ਉਹ ਮਤਲਬ

ਬੱਚੇ ਵੀ ਚਲੋ ਲੱਗਭਗ ਕਾਫੀ ਬੱਚੇ pray ਕਰਦੇ ਆ ਪਤਾ ਲੱਗਦਾ ਵੀ ਬਸੀ ਪਠਾਣਾ ਦੇ ਬੱਚੇ ਆ news ਰਹੀ ਸਾਰਿਆ ਨੂੰ ਪਤਾ ਲੱਗਦਾ ਜੀ

ਹੋਰ

local ਕਿੰਨੇ reporters ਹੈਗੇ ਆ news ਦੇ ਉਹਦੇ ਆਈ ਜਾਂਦੇ ਏ

ਜਿਵੇਂ ਉੱਥੇ gang war ਹੋਈ ਤਾਂ ਮਤਲਬ ਆਪਣੇ locals ਵੀ ਹਰੇਕ ਸ਼ਹਿਰ ਦੇ ਵਿੱਚ ਕਾਫੀ ਜਿਹੜੇ local

ਕਾਫੀ news ਵਾਲੇ ਇੱਥੇ ਤਾਂ ਆਪਣੇ ਜਿਵੇਂ ਕਹਿ ਲੋ ਰਾਜ ਕਮਲ ਹੋ ਗਿਆ ajay sir ਹੋ ਗਏ ਰੁਪਾਲ ਜੀ ਹੋ ਗਏ ਕਾਫੀ news reporter ਆ ਕਾਫੀ

ਚਲੋ ਠੀਕ ਏ ਗੁਰਦੀਪ ਫੇਰ ਕਿਸੇ ਹੋਰ topic ਤੇ ਕਰਾਂਗੇ ਗੱਲ okay

hello ਯੋਗਿਤਾ ਕਿਵੇਂ ਐ

ਬਸ ਬੈਠੀ ਸੀ ਅੱਛਾ ਉਹ ਯਾਰ ਮੈਂ ਨਾ ਕੁੱਚ ਪੁੱਛਨਾ ਸੀ ਤੈਨੂੰ

ਮੈਂ ਤੇਨੂੰ ਇਹ ਪੁੱਛਨਾ ਸੀਗਾ ਹੋਲੀ ਆ ਰਹੀ ਹੈ ਨਾ ਤਾਂ ਕਰਕੇ ਮੈਂ ਕੁੱਛ ਬਨਾਣਾ ਸੀਗਾ ਮਤਲਬ ਕੁੱਛ ਵੀ ਕੋਈ ਵੀ recipe ਵਗੇਰਾ ਦਸਦੀ ਮੈਨੂੰ ਕੋਈ ਵਧੀਆ ਜੀ ਘਰਦਿਆਂ ਦੀ ਅੱਛਾ ਯਾਰ ਉਹ ਤਾਂ ਮੈਂ ਵੀ ਬਨਾਨੀ ਸੀ

ਹਾਂ ਮੈਂ ਤੇਨੂੰ ਦੱਸ ਦਿੰਦੀ ਹਾਂ ਤੂੰ ਮੈਨੂੰ ਦੱਸ ਦੀ ਗੁਝੀਆ ਬਣਾਉਣੀ ਆਉਂਦੀ ਹੈ

ਠੀਕ ਐ ਪਹਿਲਾਂ ਸੁੱਜੀ ਭੁੰਨਨੀ ਐ ਉਹਦੇ ਚ ਮਿੱਠਾ ਮਿਲਾਨਾ ਥੋੜਾ ਜਾ

ਭੁੰਨਨੀ ਹੈ ਵੀ ਜਿਵੇਂ brown ਹੋਣ ਤੱਕ ਜਾ ਫਿਰ brown ਹੋ ਜਾਏ brown ਹੋ ਜਾਵੇ

brown ਹੋ ਜਾਵੇ ਉਸ ਤੋਂ ਬਾਅਦ ਮੈਦਾ ਲੇਣਾ ਮੈਦੇ ਚ ਘੀ ਪਾਕੇ ਆਟਾ ਗੁਨਣਾ